ਤੇ ਕੁਛ ਦਵਾਈਆਂ ਦੇ ਡੱਬੇ ਰੱਖੇ ਹੋਏ ਹਨ।

ਰੇਲਗੱਡੀ ਵਾਲੀ ਰੇਲ ਫੱਟਰੀ ਦਿਖਾਈ ਦੇ ਰਹੀ ਹੈ।

ਤੇ ਕੁਝ ਦੂਰੀ ਤੇ ਇੱਕ ਆਦਮੀ ਆਪਣੇ ਹੱਥ--

ਹਨ ਤੇ ਇੱਥੇ ਤਿੰਨ ਲਾਲ ਰੰਗ ਦਿਆਂ ਕੁਰਸੀਆਂ ਵੀ ਨਜ਼ਰ--

ਤੇ ਇੱਕ ਆਦਮੀ ਫੋਨ ਸੁਣ ਰਿਹਾ ਹੈ।

ਟੰਗੀਆਂ ਹੋਈਆਂ ਹਨ ਤੇ ਨਾਲ ਹੀ ਇੱਕ ਹੋਰ ਦੁਕਾਨ ਵੀ ਦਿਖ ਰਹੀ ਹੈ।

ਕੱਚ ਦੀਆਂ ਸੈਲਫਾਂ ਦੇ ਉੱਪਰ ਕੁਛ ਫੁੱਲ ਪਏ ਹੋਏ ਦਿਖ ਰਹੇ ਹਨ।

ਸੁਨਹਿਰੀ ਰੰਗ ਦੇ ਹਨ ਦੀਵਾਰ ਉੱਤੇ ਟਾਈਲਾਂ ਲੱਗੀਆਂ ਨੇ।

ਇਸ ਤਸਵੀਰ ਵਿੱਚ ਇੱਕ ਚਿੱਟੇ ਰੰਗ ਦਾ ਵੱਡਾ--

ਤੇ ਕੁਛ ਗੱਡੀਆਂ ਦੇ ਟਾਇਰ ਪੇ ਹੋਏ ਨਜ਼ਰ ਆ ਰਹੇ ਹਨ।

ਇਸ ਤਸਵੀਰ ਵਿੱਚ ਇੱਕ ਟੇਬਲ ਹੈ।

ਟੇਬਲ ਉੱਪਰ ਇੱਕ ਪਲੇਟ ਪਈ ਹੈ ਪਲੇਟ ਵਿੱਚ ਦੋ--

ਇਸ ਤਸਵੀਰ ਵਿੱਚ ਕਾਫੀ ਸਾਰੀਆਂ ਕੁਰਸੀਆਂ--

ਤਸਵੀਰ ਵਿੱਚ ਸੈਂਡੀ ਕੰਪਿਊਟਰ ਦੀ ਇਮਾਰਤ ਦਿਖ ਰਹੀ ਹੈ।

ਤੇ ਇੱਕ ਪੀੜੀ ਵੀ ਦੀਵਾਰ ਉੱਤੇ ਲਟਕ ਰਹੀ ਹੈ।

ਤੇ ਇੱਕ ਮੰਦਿਰ ਵੀ ਦਿੱਖ ਰਿਹਾ ਹੈ ਤੇ ਬਾਹਰ ਕਾਫੀ ਸਾਰਿਆਂ ਰੰਗ ਬਿਰੰਗੀਆਂ--

ਦੀਵਾਰ ਓੱਤੇ ਇੱਕ ਤਸਵੀਰ ਵੀ ਲੱਗੀ ਹੋਈ ਹੈ।

ਬਹੁਤ ਸਾਰੇ ਰੰਗ ਬਿਰੰਗੇ ਕੱਪ ਪਏ ਹੋਏ ਹਨ।